ਤੁਸੀਂ ਭੈਣੇ? ਅਸੀਂ ਭੈਣੇ ਜੱਟ ਆ।

ਹੋਰ ਸਨਾ ਭੈਣੇ? ਹੋਰ ਤਾਂ ਸਾਰੇ ਵਧੀਆ ਨੇ।

ਹੋਰ? ਕਿਹੜੇ college ਚ ਜਾਣੀ ਹੁੰਨੀ ਆ ਭੈਣੇ ਤੂੰ? ਮੈਂ ਭੈਣੇ ਆਪਣੇ ਬਲਾਡ਼ੇ।

ਹਾਂ, ਗੁਰੂ ਨਾਨਕ ਕੋਲਜ ਚ। ਮੈਂ ਤਾਂ ਇਥੇ ਹੀ ਜਾਣੀ ਹੁੰਨੀ ਆ ਬੋੜਾ ਬੋੜਾ ਆਲਾ, ਆਹ ਨੀ ਹੈਗਾ ਇਥੇ ਰਾਇਲ ਕਾਲਜ ਹਾਂ ਹਾਂ, ਉਹ ਕਾਲਜ ਚ ਪੜ੍ਹਦੀ ਆ। ਸਾਨੂੰ ਵੀ ਨੇੜੇ ਪੈਂਦਾ ਰਾਯਲ ਕਾਲਜ ਮੈਂ ਬਲਾਡ਼ੇ ਹੀ ਜਾਇਆ .

ਬਲਾਡ਼ੇ ਵਧੀਆ ਰਹਿੰਦਾ। ਹਾਂ, ਓਥੇ ਵੀ ਵਧੀਆ ਆ। ਹਮ ਹਮ ਫਿਰ ਮੈਂ, ਫਿਰ ਮੇਰੀ mummy ਹੋਣਾ ਨੇ ਇਥੇ ਲੱਤ ਨਾ ਮੈਨੂੰ ਬੋੜ ਵੱਲ। ਅੱਛਾ। ਹਾਂ, ਇਸ ਕਰਕੇ ਫਿਰ ਮੈਂ ਬੋੜ੍ਹ ਚ ਹੀ ਲੱਗ ਗੀ। ਅੱਛਾ। ਹੋਰ, ਪੜ੍ਹਾਈ ਵੀ ਵਧੀਆ ਇਥੇ ਨਾਲੇ ਹਮ ਇੱਕ madam ਜੀ ਬਾਲੀ ਖਰਾਬ ਆ ਇਥੇ ਨੀਤੂ ਰਾਣੀ।

ਸਾਡੇ ਵੀ ਹੈਗੀ ਆ ਇੱਕ।

ਸਾਡੇ ਵੀ ਹੈਗੀਆਂ ਸਿਮਰਨ।

ਅਸੀਂ ਵੀ ਏਂ ਹੀ ਫਿਰਦੇ ਰਹਿਣੇ ਓਥੇ park ਚ, park ਜੀ ਦੀ ਫਿਰ ਏਂ ਹੀ ਕਰਦੀ ਰਹਿੰਦੀ ਆ।

ਅੱਛਾ।

ਥੋਨੂੰ ਕਿਹੜੀ, ਥੋਣਾ ਕਿਹੜੀ ਸਬਜ਼ੀ ਪਸੰਦ ਆ ਭੈਣੇ? ਭੈਣੇ ਮੈਨੂੰ ਤਾਂ ਆਲੂ ਵਾਲੀ । ਆਲੂਆਂ ਦੀ।

ਮੈਨੂੰ ਭੈਣੇ, ਗੁਮਾਰੇ .

ਹੋਰ ਸੁਣਾ ਕੱਲ ਬਣਾਈਆਂ ਸੀ ਕੱਲ ਬਣਾਈਆਂ ਸੀ ਅਸੀਂ। ਅਸੀਂ ਤਾਂ ਅੱਜ ਬਣਾਤੀ ਸੀ ਆਲੂਆਂ ਦੀ ਦਾਲ ਕੱਲ, ਅਸੀਂ ਗੋਭੀ ਬਣਾਈ ਸੀ।

ਅਸੀਂ ਹੁਣ ਬਣਾਈ ਸੀ।

ਆਪਣਾ ਹੀ ਸੀ ਉਹ ਆਲੂ ਪਕੌੜੇ ਅੱਛਾ ਭੈਣੇ, ਹੁਣ ਅਸੀਂ ਆਲੂ ਪਕੌੜੇ ਬਣਾਉਣੇ .

ਹੁਣ ਮੇਰੇ ਭਾਈ ਹੋਰੀ ਭੈਣ ਭਰਾ ਆਉਣ ਵਾਲੇ ਨੇ school ਤੋਂ।

ਅੱਛਾ।

ਓਦੋਂ ਦੁਪਹਿਰੇ ਚੌਲ ਬਣਾ ਲੂੰਗੀ। ਓਹਨਾ ਖਾਤਿਰ ਮੈਂ ਉਹ ਲੂਣ ਮਿਰਚ ਵਾਲੇ ਚੌਲ ਬਣਾ ਲੂੰਗੀ, ਮਿਸਤਰੀਆਂ ਖਾਤਿਰ ਰੋਟੀਆਂ ਲਾਹਲੂੰਗੀ। ਹੋਰ ਚੌਲ ਬਣਾ .

ਅੱਛਾ, ਹੋਰ ਮੈਂ ਕਿਹਾ ਖਾ ਲਿਆ ਖਾ ਲਿਓ ਓਥੇ school ਚ। ਅੱਛਾ।

ਆਉਣ ਵਾਲੇ ਨੇ ਬਸ, ਆਉਣ ਵਾਲੇ ਨੇ school ਚੋ ਬਸ। ਤਿੰਨ ਵਜੇ ਆਉਣਗੇ।

ਤਿੰਨ ਵਜੇ ਨੀ ਆਉਣਗੇ school ਲੋ। ਨਹੀਂ ਸਾਡੇ ਤਾਂ ਉਰੇ ਦੋ ਵਜੇ ਛੁੱਟੀ ਹੁੰਦੀ ਆਨਾ।

ਦੋ ਵਜੇ ਹੁੰਦੀ ਆ? ਹੈਂ ਦੋ ਵਜੇ ਹੁੰਦੀ ਆ, ਹਾਂ ਭੈਣੇ। ਤਿੰਨ ਵਜੇ ਆਉਣਗੇ ਇਹ ਤਾਂ। Private school ਚ ਹੁਣ ਫਿਰ ਪਾਏ ਨੇ ਉਹ।

ਹਾਂ private ਚ ਪਏ ਨੇ ਛੁੱਟੀ ਹੁੰਦੀ ਆ late. ਹੋਰ?

ਤੇ ਆਇਆ ਨੀ sir ਕੋਲ ਛੱਡ . ਉਹ ਤਾਂ ਸੈਕਲੀ ਤੇ ਆਉਣਗੇ ਸੈਕਲੀਆਂ ਦੋਨਾਂ ਨੇ, ਸੈਂਕਲੇ ਦਵਾ ਰੱਖੇ ਨੇ ਓਹਨਾ ਨੂੰ ਫਿਰ।

ਨਾ ਛੱਡ ਜੂ bus bus ਘਰ ਕੋਲ ਛੱਡ ਜੂ।

ਮੇਰੀ mummy ਲੈ ਆਊਗੀ ਨਾ ਓਹਨੂੰ gate ਕੋਲੋਂ ਜਾ ਕੇ। ਹੋਰ, bus ਫੇਰ ਲਿਆਉਗੀ bus ਫਿਰ ਓਹਨੂੰ। ਹਮ ਬਸ ਆਉਣਸਾਰ ਫਿਰ mobile ਚੱਕ ਲੈਣ ਗੇ। ਸਾਡੇ ਵਾਲੇ ਤਾਂ ਆਪੇ ਹੀ ਕਰਨਗੇ .

TV ਦੇਖੀ ਜਾਂਦੇ ਰਹਿੰਦੇ ਨੇ।

ਫਿਰ ਕਹੀ ਜਾਣਗੇ ਪਾਣੀ ਲਿਆਦੋ, ਰੋਟੀ ਲਿਆਦੋ।

ਆਹ ਕਰਦੋ ਆਹ ਕਰਦੋ। ਪਰੌਠੇ ਲਾਹ ਕੇ ਦੇਦੋ ਦੁਪਹਿਰੇ ਵੀ ਪਰੌਂਠੇ, ਤੜਕੇ ਵੀ, ਆਥਣੇ ਵੀ ਖਵਾਓ, ਆਈਂ ਕਰਦੇ ਨੇ। ਚੌਲ ਚੂਲ ਬਣਾ ਦਿੰਨੀ ਹੁੰਨੀ ਆ। ਫਿਰ ਮੇਰੇ ਤੇ, ਹਾਂ ਜੀ

ਸਿਲੇੰਡਰਾ ਦੀ ਦੁਕਾਨ ਹੈ ਇਕ ਉਨ੍ਹਾਂ ਦੀ ਮੋਂਲੀ ਵਿੱਚ ਵੀ ਰਹਿੰਦਾ ਹਾਂ ਉਹਦਾ ਜੋੜਾ ਭਤੀਜਾ ਹੈਂ ਸਿਲੰਡਰ ਦਾ ਉਹ ਮੇਰਾ ਖਾਸ friend ਹੈ ਉਹਦੇ ਨਾਲ ਮੈਨੂੰ ਰਹਿਣਾ ਵਧੀਆ ਲਗਦਾ ਹੈ ਚਲੋ ਮੰਨਿਆ ਉਹ ਇੱਥੇ ਬਾਹਰ ਆਇਆ ਹੈ ਨਾ up ਤੋਂ ਆਇਆ ਏਥੇ ਪਰ ਮੈਂ ਆਪਣੇ ਭਾਈਆਂ ਨਾਲੋਂ ਜੁਦਾ ਬਈ ਏਥੇ ਰਖਦੇ ਐ ਪੰਜਾਬੀ ਸਾਰੇ ਭਾਈਚਾਰੇ ਵਾਂਗ ਰੱਖਦੇ ਐ ਇਸ ਕਰਕੇ ਮੈਂ ਉਸ ਨੂੰ ਪੂਰੇ ਪਿਆਰ ਦੇ ਨਾਲ ਰੱਖਦਾ ਹਾਂ। ਅਸੀਂ ਉੱਡਦੇ ਬਹਿੰਦੇ ਹਾਂ ਇਕੱਠੇ ਖਾਂਦੇ ਪੀਂਦੇ ਹਾਂ ਉਹਦੀ cylinder ਦੀ ਦੁਕਾਨ ਹੈ। ਹਰੇਕ ਇਕ ਚੀਜ਼ ਮਿਲ ਜਾਂਦੀ ਹੈ ਉਹ ਦੀ ਦੁਕਾਨ ਤੇ ਸੀਲੈਂਡਰ ਚੁੱਲ੍ਹੇ ਗੈਸ ਜੋ ਮਰਜ਼ੀ ਲੈ ਲਵੋ ਤੁਸੀਂ ਇਕ ਸਾਡੇ ਇੱਥੇ ਸ਼ਾਮ ਹੈ ਉਹ ਬਿਜਲੀ ਦਾ ਕੰਮ ਕਰਦਾ ਹੈ ਉਹਨੂੰ ਇੱਥੇ ਦਸ ਸਾਲ ਹੋ ਗਏ ਨੇ ਇੱਥੇ ਕੁਬੜੇ ਪਿੰਡ ਚ ਦਸ ਸਾਲ ਹੋ ਗਏ ਉਹਨੂੰ ਓਹਨੇ ਦਸ ਸਾਲਾਂ ਚ ਦੇ ਪਲਟੀਨੇ ਹੀ ਨਹੀਂ change ਕਿਤੇ ਉਹ ਕਹਿੰਦਾ ਮੈਨੂੰ ਪਲੇਟਿਨਾ ਹੀ ਮੋਟਰਸਾਈਕਲ ਵਧੀਆ ਲਗਦਾ ਹੈ ਤਾਂ ਕਰਕੇ ਉਹਨੇ ਪਲੇਟਿਨਾ ਹੀ ਰਖਿਆ ਹੈ ਇਸ ਕਰਕੇ ਵਧੀਆ ਲਗਦਾ ਹੈ ਨਾ ਬਿਹਾਰ ਤੋਂ ਬਣਦਾ ਅਸੀਂ ਪੂਰੀ ਇਜ਼ਤ ਦਿਦੇ ਐ ਉਹਨੂੰ ਪੰਜਾਬ ਚ ਆਏ ਨੂੰ ਕੋਈ ਚਕਰ ਨਹੀਂ ਏਥੇ ਕੋਈ ਵੀ ਆਵੇ ਯੂਪੀ ਦਾ ਬਿਹਾਰ ਦਾ

ਬਹੁਤ ਵਧੀਆ ਹੈ ਘੁੰਮਣ ਨੂੰ ਬਹੁਤ ਜ਼ਿਆਦਾ ਵਧੀਆ ਏਥੇ ਇੱਕ ਦੇਖ ਲਉ ਤੁਸੀਂ ਪਹਿਲਾਂ ਰਹਿੰਦਾ ਸੀ ਕਿਰਾਏਦਾਰ ਆਂਡਿਆਂ ਵਾਲਾ ਉਹਨੇ ਆਂਡਿਆਂ ਦਾ ਕੰਮ ਕਰ ਕਰ ਕੇ ਦੇਖ ਲਓ ਦੇਖ ਲਓ ਤੁਸੀਂ ਇੰਨੀ ਮਿਹਨਤ ਕੀਤੀ ਹੁਣ ਉਹਨੇ ਆਪਣੀ ਇਹ ਏਥੇ ਖੇਡ ਕੋਠੀ ਲੈ ਲਿਤੀ ਹੈ ਆਂਡੇ ਵੇਚ-ਵੇਚ ਮੈਨੂੰ ਇਦਾਂ ਲਗਦਾ ਜਿਦਾਂ ਉਹਦੇ ਸੋਨੇ ਦੇ ਅੰਡੇ ਵਿਕਦੇ ਹੋਣ ਕਿਉਂਕਿ ਅਭੀ ਮੈਂ ਪੰਜਾਬੀ ਆਂ ਮੇਰੇ ਤੋ ਪੰਜਾਬ ਚ ਰਹਿ ਕੇ ਖੁਡਾ ਦਾ ਕੁਛ ਵੀ ਨਹੀਂ ਲਿਆ ਗਿਆ ਮੇਰੇ ਕੋਲੋਂ ਬਿਗਾ ਕੁਛ ਵੀ ਨਹੀਂ ਲਿਆ ਗਿਆ ਉਹਨੇ ਬਾਹਰ ਤੋਂ ਆ ਕੇ ਇਥੇ ਤੁਸੀਂ ਏਦਾਂ ਦੇਖ ਲਓ ਕੋਠੀ ਲੈ ਲਈ ਬਣੀ ਬਣਾਈ ਇਕ ਕਰੋੜ ਰੁਪਏ ਦੀ ਕਹਿਣਾ ਸੌਖਾ ਇਕ ਕਰੋੜ ਰੁਪਈਆ ਬਹੁਤ ਔਖਾ ਹੁੰਦਾ ਇਸ ਕਰਕੇ ਮੈਂ ਪੰਜਾਬੀਆਂ ਨੂੰ ਸਮਝਾਉਣਾ ਚਾਹੁੰਦਾ ਬਈ ਬਾਹਰ ਦੇ ਬੰਦੇ ਆਉਂਦੇ ਬਾਹਰ ਦੇ ਬੰਦੇ ਇਥੇ ਆ ਕੇ ਕਾਮਯਾਬ ਹੋ ਰਹੇ ਪੰਜਾਬੀ ਹਿਜੜੇ ਆਪਣੇ ਉਹ ਪਿੱਛੇ ਜਾ ਰਹੇ ਇਸ ਕਰਕੇ ਬਈ ਬੇਨਤੀ ਕਰਦਾ ਪੰਜਾਬੀਆਂ ਨੂੰ ਬਈ ਕੁਛ ਸੋਚਣਾ ਚਾਹੀਦਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕਿ ਆਪਾਂ ਸੋਚਿਆ ਬਈ ਆਹ ਕੰਮ ਛੋਟਾ ਉਹ ਕੰਮ ਵੱਡਾ ਏਦਾਂ ਇਕ ਸਾਡੇ ਪਿੰਡ ਦੇ ਵਿੱਚ ਕਬਾੜੀਏ ਦੀ ਦੁਕਾਨ ਹੈ ਕੁਬੜੇ ਵਿੱਚ ਉਹ ਦੇਖ ਲਓ ਉਸ ਨੇ ਵੀ ਇੱਦਾਂ ਹੀ ਕੀਤਾ same ਆਂਡਿਆਂ ਵਾਲੇ ਵਾਂਗੂ ਉਹਨੇ ਵੇਖ ਲਓ ਕਬਾੜ ਵੇਚ ਵੇਚ ਕੇ ਇਥੇ ਇਕ ਕੋਠੀ ਦਿੱਤੀ ਹੈ ਬਿਆਸੀ ਚ ਇਕ ਕਰੋੜ ਵੀਹ ਲੱਖ ਰੁਪਏ ਦੀ ਤੁਸੀਂ ਏਦਾਂ ਦੇਖ ਲਓ ਬਾਹਰ ਤੋਂ ਬੰਦੇ ਆ ਕੇ ਸਾਡੇ ਪਿੰਡ ਵਿਚ ਕਾਮਯਾਬ ਹੋ ਹੀ ਜਾਂਦੇ ਅਸੀਂ ਪਿੱਛੇ ਨੂੰ ਜਾਈ ਜਾਂਦੇ ਹਾਂ ਅਸੀਂ ਬਾਹਰ ਨੂੰ ਜਾਈ ਜਾਨੇ ਆ ਬਾਹਰਲੇ ਬੰਦੇ ਬਿਹਾਰੀ ਯੂਪੀ ਦੇ ਆ ਕੇ ਪੰਜਾਬ ਦੇ ਵਿੱਚ ਜਗਾ ਲਈ ਜਾਂਦੇ ਐ ਉਹ ਇੱਥੇ ਬਹਿ ਜਾਂਦੇ ਆ ਪੰਜਾਬੀ ਬਾਹਰ America Canada ਜਾਈ ਜਾਂਦੇ ਆ ਸਾਰੇ ਇੱਥੇ ਬਹੁਤ ਗ਼ਲਤ ਕੰਮ ਹੋ ਗਿਆ ਪਹਿਲਾਂ ਨਾਲੋਂ ਪਹਿਲਾਂ ਇੱਥੇ ਪਿੰਡਾਂ ਦੇ ਰਹਿੰਦੇ ਸੀ ਕੋਈ ਕਿਰਾਏਦਾਰ ਨਹੀਂ ਹੁੰਦਾ ਸੀ ਇਕੱਠੇ ਰਹਿੰਦੇ ਸੀ ਕੁੜੀਆਂ ਮੁੰਡੇ ਇਕੱਠੇ ਖਾਂਦੇ ਪੀਂਦੇ ਸੀ ਬਾਅਦ ਚ ਕੀ ਹੋਇਆ ਏਥੇ ਕਿਰਾਏਦਾਰ ਬਹੁਤ ਜ਼ਿਆਦਾ ਹੋ ਗਏ ਬਾਹਰ ਦੇ ਲੋਕ ਆ ਕੇ ਉਦਰ ਤੋਂ ਏਥੇ ਗੰਦ ਪਾਉਣ ਲਗ ਪਏ ਆਪਾਂ ਨੇ ਉੱਥੇ ਚਬਾਲੀ ਦੇ ਵਿੱਚ ਵੀ ਜਾਣਾ ਬਹਿਜਾ ਪੰਜ ਕੁ minute ਚਲਦੇ ਆਪਾਂ ਹੈ ਯੇ ਮੇਰਾ bro ਆਪਾਂ ਕੋਈ ਨਹੀਂ ਚਲਾਂਗੇ ਰਾਮ ਤੋਂ ਉੱਠੇ enjoy ਕਰਾਂਗੇ ਚੁਵਾਲੀ ਚ ਛਿਆਲੀ ਚ ਘੁੰਮ ਕੇ ਆਵਾਂਗੇ ਹੁਣ ਮੇਰਾ ਇਕ friend ਹੈ ਅਬਿਸ਼ੇਕ ਉਹ ਕਹਿੰਦਾ ਮੈਨੂੰ ਚੱਲ ਮੈਂ ਉਹਨੂੰ ਕਿਹਾ ਚਲਦੇ ਆਂ ਆਪਾਂ ਪੰਜ ਕੁ minute ਤੱਕ ਘੁੰਮ ਕੇ ਆਉਂਦੇ ਹਾਂ enjoy ਕਰਦੇ ਆਂ ਪੂਰਾ ਹੈ ਨਾ ਆਪਣੀ life chill ਮਾਰਨੀ ਚਾਹੀਦੀ ਹੈ ਕੋਈ tension ਕੋਈ pension ਨਹੀਂ ਦਿਲ ਦੇ ਵਿੱਚ ਰੱਖਣੀ ਚਾਹੀਦੀ ਕਿਉਂਕਿ ਆਹ ਵੀ ਏਦਾਂ ਹੀ ਸੋਚ ਕੇ ਚੱਲਣਾ ਚਾਹੀਦਾ ਹੈ ਬਈ ਅਜ ਮੇਰਾ ਆਖਰੀ ਦਿਨ ਹੈ enjoy ਕਰਨਾ ਚਾਹੀਦਾ ਖੁਸ਼ ਰਹਿਣਾ ਚਾਹੀਦਾ

ਉਹਦੇ ਮਾਮੇ ਨੇ ਵੀ ਏਦਾਂ ਹੀ ਕੀਤਾ ਪਹਿਲਾਂ ਇਥੇ ਕਿਰਾਏ ਤੇ ਰਹਿੰਦਾ ਸੀ ਅੱਜ ਉਹਨੇ ਕਿਰਾਏ ਤੇ ਅੱਠ ਦੱਸ room ਦਿੱਤੇ ਹੈ। ਤੁਸੀ ਦੇਖ ਲਉ ਬਿਹਾਰੀ ਯੂਪੀ ਤੋਂ ਆ ਕੇ ਏਥੇ ਇਹਨੇ ਕਾਮਯਾਬ ਹੋ ਗਿਆ ਪੰਜਾਬ ਦੀ ਜਗ੍ਹਾ ਲੈ ਲਈ। ਪੰਜਾਬੀ ਪਿੱਛੇ ਨੂੰ ਜਾਈ ਜਾਂਦੇ ਉਹ ਅੱਗੇ ਆਈ ਜਾਂਦੇ ਚਲੋ ਵਧੀਆ ਵੀ ਲੱਗਦਾ ਕੋਈ ਆਪਣਾ ਭਾਈ ਬਾਹਰ ਤੋਂ ਆਕੇ ਕਾਮਯਾਬ ਹੋ ਰਿਹਾ ਪਰ ਇੱਦਾਂ ਹੋਣਾ ਚਾਹੀਦਾ ਬਈ ਪੰਜਾਬ ਚ ਪੰਜਾਬੀ ਹੀ ਜਮੀਨ ਖਰੀਦ ਸਕੇ ਬਾਹਰਲਾ ਬੰਦਾ ਜਮੀਨ ਨਾ ਖ਼ਰੀਦ ਸਕੇ ਉਹਦਾ ਪੰਜਾਬ ਚ rule ਹੋਣਾ ਚਾਹੀਦਾ ਜਿੱਦ ਜਿੱਦਾਂ Himachal ਚ rule ਹੈ Himachal ਦਾ ਬੰਦਾ Himachal ਚ ਜਮੀਨ ਖਰੀਦ ਸਕਦਾ ਹੈ ਕੋਈ ਪੰਜਾਬੀ ਜਾ ਕੋਈ ਕੋਈ ਵੀ ਨਹੀਂ ਉੱਥੇ ਖਰੀਦ ਸਕਦਾ ਬਾਕੀ ਇਕ ਮੇਰਾ friend ਹੈ ਓਹੋ ਫੁਦੂ ਹੈ ਪੈ ਉਹਨੂੰ ਮੈਂ ਕਿਹਾ ਬਈ ਨਹੀਂ ਬੋਲਣਾ ਹੈਗਾ ਉਹ ਫ਼ੇਰ ਵੀ ਬਕਵਾਸ ਮਾਰ ਰਿਹਾ sorry ਮੇਰੇ ਤੋਂ ਗਾਲ੍ਹ ਨਿਕਲ ਗਈ ਸੀ ਉਹਦਾ ਵੀ ਤੁਹਾਨੂੰ ਪਤਾ ਹੀ ਹੈ ਪੰਜਾਬੀਆਂ ਦੇ ਮੂੰਹ ਤੇ ਤਾਂ ਗੱਲ ਹੀ ਰਹਿੰਦੀ ਹੈ ਸਹੀ ਹੈ ਇਸ ਕਰਕੇ sorry ਮੈਂ ਆਪਣੇ ਵੱਲੋਂ ਪੂਰਾ control ਕਰ ਰਿਹਾਂ ਕੇ ਬਈ ਮੈਂ ਗਾਲ ਨ੍ਹੀ ਕੱਢਣੀ ਇਸ ਕਰਕੇ ਜੇ ਤੁਹਾਨੂੰ ਲੱਗਾ ਏਦਾਂ ਦਾ ਕੁਝ ਵੀ ਤਾਂ sorry ਸਹੀ ਹੈ ਗਲਤ ਗੱਲ ਹੈ ਉਹ ਬੱਚਾ ਉਹਨੂੰ ਮੈਂ ਵੀ ਵਾਰੀ ਸਮਝਾ ਲਿਆ ਤੂੰ ਇੱਦਾਂ ਕਰ ਇੱਦਾਂ ਇੱਦਾਂ ਕਰ ਤੂੰ ਨਹੀਂ ਕਰ ਤੂੰ ਸਹੀ ਰਹਿ ਉਹਨੂੰ ਬੱਚੇ ਨੂੰ ਫੇਰ ਵੀ ਅਕਲ ਨਹੀਂ ਆਉਂਦੀ ਹੈਗੀ ਉਹਨੂੰ ਸਾਰੇ ਸਮਝਾਉਂਦੇ ਰਹਿੰਦੇ ਬਚਾ ਆ ਚਲੋ ਛੱਡੋ ਉਹਦੀ ਗੱਲ ਤੁਸੀਂ ਇਥੇ ਗੁਰੂ ਨਾਨਕ public school ਹੈ ਉਹ ਪਹਿਲੇ ਬਾਰਵੀਂ class ਤੱਕ ਹੁੰਦਾ ਸੀ ਹੁਣ ਉਹ ਰਹਿ ਗਿਆ ਦਸਵੀਂ class ਤੱਕ ਸਿਰਫ ਇਥੇ ਪਿੰਡ ਦੇ ਸਾਰੇ ਸਾਡੇ ਘਰ ਦੇ ਪਿੱਛੇ ਆਉਂਦੇ ਹੈ school ਦੇ ਵਿੱਚ ਪੜ੍ਹਨ ਅਸੀਂ enjoy ਕਰਦੀ ਦਾ ਪੂਰਾ ਦੇਖੀ ਦਾ ਕੁੜੀਆਂ-ਚਿੜੀਆਂ ਜੋ ਵੀ ਹੈ full life enjoy ਕਰੀ ਦੀ ਹੈ ਇੱਦਾਂ ਨਹੀਂ ਬਈ ਹਾਂ ਇਹ ਨਹੀਂ ਕਰਨਾ ਵੋ ਨਹੀਂ ਕਰਨਾ ਘਰਦਿਆਂ ਵੱਲੋਂ ਆਪਾਂ ਨੂੰ ਪੂਰੀ ਖੁੱਲ੍ਹ ਹੈ ਆਪਾਂ ਜਿੱਥੇ ਮਰਜ਼ੀ ਜਾ ਸਕਦੈ ਜਿੱਥੇ ਮਰਜ਼ੀ ਜੋ ਮਰਜੀ ਕਰੀ ਏ ਆਪਾਂ ਨੂੰ ਕੋਈ ਚਕਰ ਨਹੀਂ

hello ਹਾਂਜੀ ਬਾਈ ਮੇਰਾ ਨਾਮ ਅਰਜਨ ਆ ਠੀਕ ਹੈ ਮੈਂ ਦ੍ਵਾਰਿਆਂ ਦੇ ਪਿੰਡ ਤੋਂ ਠੀਕ ਹੈ district ਫਰੀਦਕੋਟ ਤੋਂ ਕੋਟਕਪੂਰਾ ਸ਼ਹਿਰ ਤੋਂ belong ਕਰਦਾ ਵੀਰੇ ਮੈਂ plus two clear ਕੀਤੀ ਹੋਈ ਹੈ ਮਤਲਬ plus two clear ਪਿਛਲੇ ਸਾਲ ਮੈਂ ਅਪਨੀ two clear ਕੀਤੀ ਹੋਈ ਸੀ ਠੀਕ ਹੈ ਜੀ ਓਸ ਤੋਂ ਬਾਅਦ ਮੈਂ free ਸੀ ਚਾਰ ਪੰਜ ਮਹੀਨੇ। ਓਸ ਤੋਂ ਬਾਅਦ ਮੈਂ ਅਪਨੇ ਡੈਡੀ ਨਾਲ ਚਲਾ ਗਿਆ ਮੰਡੀ ਵਿਚ ਕੰਮ ਕਰਨ ਲਈ। ਚਾਰ ਪੰਜ month ਲਗਾਏ, season ਚਲਦਾ ਪਿਆ ਸੀ। ਮੇਰਾ ਠੀਕ ਆ ਜੀ। ਓਸ ਤੋਂ ਬਾਅਦ ਚਾਰ ਪੰਜ ਮਹੀਨੇ ਲਾਉਣ ਤੋਂ ਬਾਅਦ ਠੀਕ ਆ ਜੀ, ਮੈਨੂੰ ਇੱਕ call ਆਈ ਚੰਡੀਗੜ੍ਹ ਤੋਂ ਨਸ਼ਤਰ sir ਦੀ। ਫਿਰ ਕਿ ਕੀਤਾ ਵੀਰੇ ਮੈਂ ਮਤਲਬ ਨਸ਼ਤਰ sir ਦੀ call ਚੱਕੀ ਵੀਰੇ, ਠੀਕ ਆ ਵੀਰੇ। ਦੱਸ ਵੱਜੇ ਸੀ ਰਾਤ ਦੇ। ਤਾਂ ਓਸ ਤੋਂ ਬਾਅਦ ਫਿਰ ਮੈਂ call ਚੱਕੀ ਤੇ ਉਹਨਾਂ ਨੇ ਮੈਨੂੰ ਆਪਣੇ ਚੰਡੀਗੜ੍ਹ forever company ਬਾਰੇ ਦੱਸਿਆ। ਠੀਕ ਹੈ, company ਬਾਰੇ ਦੱਸਿਆ। ਉਸਤੋਂ ਬਾਅਦ ਫਿਰ ਮੈਂ ਓਹਨਾ ਨੂੰ ਹਾਂ ਕਰਤੀ, ਮੈਂ ਕਿਹਾ ਹਾਂਜੀ ਵੀਰੇ ਮੈਂ ਕੱਲ ਪੌਂਚ ਜਾਗਾ। ਚੰਡੀਗੜ੍ਹ company ਵਿੱਚ ਆਉਣ ਲਈ, ਠੀਕ ਹੈ ਜੀ। ਉਸਤੋਂ ਬਾਅਦ ਮੇਰੇ ਪਾਪਾ ਜੀ ਨੇ ਮਤਲਬ ਮੈਨੂੰ ਕਿਹਾ, ਮੈਂ ਦੱਸ ਵਜੇ ਘਰ ਘਰੇ ਗਿਆ ਆਪਣੇ, ਉਸਤੋਂ ਬਾਅਦ ਵੀ papa ਕਹਿੰਦੇ ਵੀ ਇੰਨਾ ਨੇਹਰਾ ਕਾਤੋਂ ਹੋ ਗਿਆ। ਮੈਂ ਕਿਹਾ ਵੀ ਇੱਦਾਂ ਕਰ ਕੇ ਵੀ ਮੈਨੂੰ company ਵਿਚ ਕੱਮ ਮਿਲਿਆ ਆ, ਚੰਡੀਗੜ੍ਹ ਮੇਰੇ ਦੋਸਤ ਦੀ call ਆਈ ਸੀ ਭੀ ਉਹ ਕਹਿੰਦਾ ਵੀ ਇੱਦਾਂ ਕਰ ਕੇ ਕੱਮ ਹੈਗਾ। ਮੈਂ ਕਿਹਾ ਠੀਕ ਆ ਜੀ। ਠੀਕ ਹੈ, ਉਸਤੋਂ ਬਾਅਦ ਫਿਰ ਮੈਂ ਕਿ ਕੀਤਾ। ਓਸ ਤੋਂ ਬਾਅਦ ਮੈਂ ਗਲ ਕਰਲੀ ਉਹਨਾਂ ਨਾਲ clear, ਤੇ papa ਬੋਲਣ ਲੱਗ ਗਏ। ਬਾਪੂ papa ਛੇ ਵਜੇ ਮੇਰੇ ਦਾਰੂ ਪੀ ਲੈਂਦੇ ਆ ਜੀ। ਠੀਕ ਹੈ ਜੀ। ਉਸਤੋਂ ਬਾਅਦ papa ਨੇ ਦਾਰੂ ਪੀਣ ਤੋਂ ਬਾਅਦ ਮੈਨੂੰ ਮਤਲਬ ਦੱਸ ਵਜੇ ਮੈਂ ਘਰੇ ਵੜਿਆ ਆਪਣੇ ਠੀਕ ਆ । ਉਸਤੋਂ ਬਾਅਦ ਉਹ ਮੈਨੂੰ ਬੋਲਣ ਲੱਗ ਗਏ ਪੀ, ਇੰਨਾ ਨੇਹਰਾ ਹੋ ਗਿਆ ਠੀਕ ਹੈ। ਤੂੰ ਕਿੱਥੇ ਸੀ ਗਾ? ਵੀ ਮੈਂ ਇੱਦਾਂ ਕਿਹਾ ਫਿਰ ਮੈਂ ਕਿਹਾ ਮੈਂ ਬਈ ਮੈਂ ਤਾਂ ਆਪਣੀ ਜਿੰਦਗੀ ਬਣਾਉਣੀ, ਮੈਂ ਤਾਂ ਚੱਲਿਆ ਚੰਡੀਗੜ੍ਹ company ਵਿੱਚ ਕੱਮ ਕਰਨ ਲਈ। ਇਹ ਗੱਲ ਨੇ ਮੈਨੂੰ ਕਿਉਂ ਮੇਰੇ papa ਕਹਿੰਦੇ ਸੀ, ਮੈਨੂੰ ਪਤਾ ਕਿ ਇੱਕ ਗੱਲ ਕਹਿੰਦੇ ਸੀ ਬੱਸ ਤੂੰ ਆਪਣੀ ਜਿੰਦਗੀ ਵਿਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਮੈਂ ਹਾਂ ਇੱਦਾਂ ਕਿਉਂ, ਕਿਉਂ ਨਹੀਂ ਕਾਮਯਾਬ ਹੋ ਸਕਦਾ? ਓਸ ਤੋਂ ਬਾਅਦ ਫਿਰ ਮੈਂ ਕਿ ਕੀਤਾ ਮੈ ਉਹਨਾਂ ਨੂੰ ਕਿਹਾ, ਬਈ ਮੈਨੂੰ ਨਹੀਂ ਪਤਾ ਮੈਂ ਕਲ ਜਾਣਾ ਆ ਚੰਡੀਗੜ੍ਹ। ਮੈਂ ਆਪਣੀ ਜ਼ਿੰਦਗੀ ਬਣਾਉਣੀ ਆ ਉੱਦਾਂ ਮਤਲਬ papa ਨੇ ਮੈਨੂੰ ਕਿਹਾ ਕਿ ਭੀ ਨਹੀਂ ਤੂੰ ਸਿੱਦਾ ਆਪਣਾ ਜਾਣਾ ਮੰਡੀ ਅੱਛਾ ਮੇਰੇ ਨਾਲ ਜਾਣਾ ਅਨਾਜ ਮੰਡੀ ਵਿੱਚ ਕੰਮ ਕਰਨਾ। ਮੈਂ ਕਿਹਾ ਯਾਰ ਮੈ ਨਹੀਂ ਜਾਣਾ । ਮੈਂ ਚੰਡੀਗੜ੍ਹ ਹੀ ਜਾਣਾ। ਬਈ ਮੈਂ ਜ਼ਿੰਦਗੀ ਬਣਾਉਣੀ ਸਾਰੀ ਉਮਰ ਮੈਂ ਇੱਦਾਂ ਇੱਦਾਂ ਕਰ ਕੇ ਮੰਡੀ ਚ ਧੱਕੇ ਨਹੀ ਖਾਨੇ ਠੀਕ ਆ। ਓਸ ਤੋਂ ਬਾਅਦ ਮੈਂ ਆਪਣੀ ਮਰਜ਼ੀ ਕਰ ਕੇ ਆਪਣੇ ਠੀਕ ਹੈ ਆਪਣੇ papa ਤੋਂ permission ਲੈ ਕੇ ਚੰਡੀਗੜ੍ਹ company ਵਿਚ ਕੱਮ ਕਰਨ ਲਈ ਆਇਆ। ਠੀਕ ਆ ਓਸ ਤੋਂ ਬਾਅਦ ਜਦੋ ਉਸ ਤੋਹ ਬਾਅਦ permission ਮਿਲ ਗਈ। ਫਿਰ ਮੈਂ ਆਪਣੀ ਮਰਜ਼ੀ ਨਾਲ ਚਲਾ ਗਿਆ। ਤਾਂ ਮੇਰੇ ਘਰ ਦਿਆਂ ਨੇ ਮਤਲਬ ਮੈਨੂੰ ਇਹ ਗੱਲਾਂ ਕਿਉਂ ਸੁਣਾ ਰਹੇ ਆ? ਕਿਉਂ ਕਿਉਂਕਿ ਵੀਰੇ ਸਾਡਾ ਘਰ ਪਾਇਆ ਸਤ ਸਾਲ ਹੋ ਗਏ, ਘਰ ਦੇ ਨੂੰ ਸੱਤ ਸਾਲ ਹੋ ਗਏ ਮਤਲਬ ਪਾਏ ਨੂੰ। ਘਰ ਵਿੱਚ ਇੱਕ ਪਲੱਸਤਰ ਨਹੀਂ ਕੀਤਾ। ਠੀਕ ਹੈ ਜੀ। ਪਲਸਤਰ ਨਹੀਂ ਕਿਉਂ ਨਹੀਂ ਕੀਤਾ ਵੀਰੇ? ਕਿਉਂਕਿ ਭੈਣ ਦਾ ਵਿਆਹ ਕਰਨ ਵਾਲਾ, ਭੈਣ ਦੀ age ਹੋਈ ਪਈ ਹੈ। ਉਸਤੋਂ ਬਾਅਦ ਠੀਕ ਹੈ ਜੀ, ਓਦੋਂ ਬਾਅਦ ਮੈਂ ਨਾ ਕਿ ਕੀਤਾ ਸੀ ਵੀਰੇ ਮੈਂ ਨਾ ਕਿਸਤਾਂ ਤੇ ਆਪਣਾ iphone ਲੇ ਲਿਆ ਸੀ, x ਦੋ ਸੋ ਛਪੰਜਾ gb

ਘਰ ਪਲਸਤਰ ਕਰਾਉਣ ਵਾਲਾ ਪਿਆ ਤੇ ਇਹ ਨੂੰ phone ਦੀ ਪਈ ਆ। ਠੀਕ ਆ? ਇਹ ਤੋਂ ਬਾਅਦ ਮੈਨੂੰ ਸ਼ਰਮਿੰਦਾ ਯਾਰ, ਸ਼ਰਮਿੰਦਾ ਹੋਇਆ ਮੈਂ, ਠੀਕ ਆ। ਮੈਨੂੰ ਸ਼ਰਮ ਆਈ ਹਨਾ । ਭੀ ਮੈਂ ਕਿਹਾ ਯਾਰ ਸਹੀ ਗੱਲ ਆ। papa ਨੇ ਗੱਲ ਤਾਂ ਸਹੀ ਕਹੀ ਆ। ਉਹ ਮੇਰੇ ਆਖਾਂ ਵਿਚ, ਦਿਲ ਵਿਚ ਰੜਕਦੀ ਰਹੀ। ਠੀਕ ਆ ਜੀ, ਭੀ ਇਹ ਤਾਂ ਕੱਮ ਗਲਤ ਆ। ਠੀਕ ਆ। ਓਸ ਤੋਂ ਬਾਅਦ ਇਹ ਗੱਲਾਂ ਸੋਚ ਕੇ ਮੈਂ ਇਹ ਸੋਚ ਕੇ ਆਇਆ ਸੀ ਚੰਡੀਗੜ੍ਹ ਮੈਂ ਕਿਹਾ ਉਹ ਬੰਦਾ ਮੈਨੂੰ ਕਹਿੰਦਾ, ਨਸ਼ਤਰ sir ਕਹਿੰਦੇ ਕਿ ਤੈਨੂੰ ਅਠਾਰਾਂ ਤੋਂ ਵੀ ਹਜ਼ਾਰ ਮਿਲ ਜਾਊਗਾ। ਅਠਾਰਾਂ ਤੋਂ ਵੀਹ ਹਜ਼ਾਰ ਦਾ ਮੈਂ estimate ਬਣਾ ਕੇ ਮੈਂ ਤਾਂ ਕਿਹਾ ਮਤਲਬ ਕਿੱਦਾਂ। ਮੈਂ ਕਿਹਾ ਪੰਜ ਮਹੀਨੇ ਲਾਵਾਂਗੇ ਵਧਿਆ, ਠੀਕ ਹੈ ਟੋਰ ਨਾਲ ਵੀ ਇੱਕ ਲੱਖ ਰੁਪਇਆ ਬਨਜੁਗਾ। ਯਾਂ ਘਰ ਪਲਸਤਰ ਕਰਾ ਕੇ papa ਤਾਹਨਾ ਮਾਰਨ ਜੋਗਾ ਨਹੀਂ ਹੋਊਗਾ ਵੀ ਇਹ ਅਰਜਨ ਨੇ ਕੁਛ ਕੀਤਾ ਨਹੀਂ। ਠੀਕ ਆ ਜੀ। ਉਸਤੋਂ ਬਾਅਦ ਮੈਂ ਘਰ ਦੀਆਂ ਦੀ ਬਿਨਾ ਠੀਕ ਆ ਬਿਨਾ ਮਰਜ਼ੀ ਤੋਂ ਆਪਣਾ ਚੰਡੀਗੜ੍ਹ ਬੱਸ ਵਿਚ ਬੈਠ ਗਿਆ। ਮੈਂ ਚੰਡੀਗੜ੍ਹ ਬਾਈ ਪੌਂਚਿਆ, ਠੀਕ ਹੈ। ਬਾਈ ਮੈਨੂੰ ਨਹੀਂ ਪਤਾ ਮੇਰੀ ਸੋਚ ਸੀ ਅਠਾਰਾਂ, ਵੀਹ ਹਜ਼ਾਰ ਦੀ। ਅਠਾਰਾਂ, ਵੀ ਹਜ਼ਾਰ ਦੀ ਸੋਚ ਲੈ ਕੇ ਇੱਥੇ ਆਇਆ ਸੀਗਾ ਬਈ। ਓਸ ਤੋਂ ਬਾਅਦ ਜਦੋਂ ਇੱਥੇ ਮੈਂ forever company ਵਿਚ ਆਇਆ ਬਈ ਮੈਂ ਮਿਲਿਆ ਨਸ਼ਤਰ sir ਨੂੰ। ਉਹਨਾਂ ਨੇ ਮੈਨੂੰ ਲੈ ਕੇ ਗਏ। ਠੀਕ ਹੈ ਜੀ। ਉਸਤੋਂ ਬਾਅਦ ਜਦੋਂ ਮੈਂ ਆਇਆ, ਉਹਨਾਂ ਨੇ ਮੈਨੂੰ ਆਪਣੇ interview ਦਿੱਤਾ ਮੈਂ ਆਪਣਾ, ਵਧਿਆ ਤਰੀਕੇ ਨਾਲ interview ਦਿੱਤਾ ਬਈ। ਉਸਤੋਂ ਬਾਅਦ ਮੈਨੂੰ ਕਹਿੰਦੇ ਤੈਨੂੰ ਚਾਰ ਪੰਜ ਦਿਨ ਕੱਮ ਵਧਿਆ ਸਮਝਣਾ ਪਊਗਾ, ਠੀਕ ਹੈ। ਉਸਤੋਂ ਬਾਅਦ ਤੈਨੂੰ ਚੰਗੀ ਤਰਾਹ ਸਮਝ ਆਊਗੀ। ਛੇਵੇਂ ਦਿਨ ਤੇਰੀ joining ਹੋਊਗੀ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਠੀਕ ਹੈ ਜੀ, ਹਾਂਜੀ। ਆਪਾਂ ਨੂੰ ਵਧਿਆ ਕੱਮ ਬੱਸ ਘਰ ਦਾ circle ਚਲਦਾ ਰਵੇ ਬੱਸ ਹੋਰ ਕਿ ਚਾਹਿਦਾ ਆਪਾਂ ਨੂੰ। ਹਾਂ, ਕਹਿੰਦੇ ਬਾਈ ਕਹਿੰਦਾ ਠੀਕ ਹੈ। ਉਸਤੋਂ ਬਾਅਦ ਵੀਰੇ ਆਪਣੇ ਹੋ ਗਿਆ interview ਤੋਂ ਬਾਅਦ ਦੋ ਵਜੇ ਆਪਾਂ ਵੀਰੇ ਆਪਣੇ room ਨੂੰ ਚੱਲ ਆਇ room ਨੂੰ ਚੱਲ ਕੇ ਵੀਰੇ ਆਪਾਂ ਮੈਂ ਆਪਦੀ security ਜਮਾ ਕਰਾਈ। ਇੱਕ ਹਜ਼ਾਰ ਰੁਪਈਆ room rent ਆਪਣਾ, ਠੀਕ ਹੈ ਵੀਰੇ। ਉਸਤੋਂ ਬਾਅਦ rest ਰੁਸਟ ਕੀਤੀ ਆ ਕੇ।

ਹਾਂਜੀ ਤੇ ਮਤਲਬ ਇੱਦਾਂ ਕਰ ਕੇ ਵੀਰੇ ਇਸ ਤੋਹ ਸ਼ੋਟੀ ਸ਼ੋਟੀ age ਦੇ ਬੰਦੇ ਤਿੰਨ, ਦੋ ਦੋ ਸਾਲ, ਡੇਢ਼ ਡੇਢ਼ ਸਾਲ struggle ਕਰ ਕੇ ਗੁਰੂਦਵਾਰਿਆਂ ਵਿਚ ਰੋਟੀ ਖਾ ਕੇ, ਠੀਕ ਹੈ। . ਵਿਚ training ਲਾ ਲਾ ਕੇ ਠੀਕ ਆ, ਬੰਦੇ ਅੱਜ, ਕੋਈ ਇੱਕ ਲੱਖ ਕਮਾ ਰਿਹਾ, ਕੋਈ ਦੋ ਲੱਖ ਕਮਾ ਰਿਹਾ, ਕੋਈ ਪੰਜ ਲੱਖ ਕਮਾ ਰਿਹਾ, ਕੋਈ ਸੱਤਰ ਲੱਖ ਵੀ ਕਮਾ ਰਿਹਾ। ਕਿਸੇ ਦੇ ਥੱਲੇ ਸੱਤਰ ਅੱਸੀ ਅੱਸੀ ਲਖ ਦੀ ਮਤਲਬ ਕੀ ਆ ਗੱਡੀਆਂ ਵੀ ਆ, ਠੀਕ ਆ ਵੀਰੇ। ਓਸ ਤੋਂ ਬਾਅਦ ਵੀਰੇ ਇੱਦਾਂ ਕਰ ਕੇ ਮੈਨੂੰ ਦੋ ਤਿਨ ਦਿਨ training ਲਾਈ, ਮੈਨੂੰ ਬਹੁਤ ਵਧਿਆ ਲੱਗਾ ਬਾਬੇ। ਠੀਕ ਆ, ਓਸ ਤੋਂ ਬਾਅਦ ਫੇਰ ਮੈਂ ਕੀ ਕੀਤਾ ਵੀਰੇ ਆਪਾਂ ਨੂੰ ਮਿਲ ਗਿਆ two cc ਦਾ ਮਿਲਣਾ ਸੀ। two cc ਦਾ ਮਿਲ ਗਿਆ ਪਲੈਨ। two cc ਦੇ plan ਤੋਂ ਬਾਅਦ ਕਿ ਕੀਤਾ। two CC ਦੇ plan ਕਰ ਕੇ ਵੀ ਤੀਹ ਹਜ਼ਾਰ ਲਾਨਾ ਪੈਣਾ two cc ਦੇ plan ਵਾਸਤੇ ਊ ਆਪਾਂ ਨੂ license ਮਿਲਦਾ company ਦਾ ਠੀਕ ਆ ਜੀ ਓਸ ਤੋਂ ਬਾਅਦ ਮਤਲਬ ਕਹਨ ਦਾ ਭਾਵ ਆਪਾਂ companyJoin ਜੋੰ ਹੋ ਜਾਨੀ ਆਂ ਠੀਕ ਆ ਜੀ ਏਸ ਕਰ ਕੇ ਏ ਇਕ ਵਾਰੀ license ਮਿਲ ਜੋ ਗਾ ਆਪਾਂ ਨੂ ਠੀਕ ਆ, ਇੱਦਾਂ ਕਰ ਕੇ ਹੋਇਆ ਫ਼ਿਰ ਮੇਰੇ ਨਾਲ ਠੀਕ ਆ ਵੀਰੇ। ਹੁਣ ਮੈਂ ਆਪਣਾ join ਕੀਤਾ। ਹੁਣ, ਮੈਂ ਮੈਂ ਕਿ ਕਰਨਾ ਆਪਣੇ supervisor level done ਕਰਨਾ twenty five cc, ਠੀਕ ਆ ਵੀਰੇ। ਆਪਣੇ ਚਾਰ level ਹੁੰਦੇ ਆ, assistant supervisor two cc, ਠੀਕ ਆ। twenty five, twenty five cc, assistant supervisor ਦੋ cc ਠੀਕ ਹੈ, twenty five cc ਤੇ ਆਪਾਂ ਨੂ ਮਿਲਦਾ supervisor level, ਠੀਕ ਆ ਵੀਰੇ। ਪਚੱਤਰ ਸ cc ਤੇ ਆਪਾਂ ਨੂੰ ਮਿਲਦਾ assistant manager ਠੀਕ ਆ ਵੀਰੇ।

ਇਸ ਕਰ ਕੇ ਹੁਣ ਮੇਰੇ ਘਰ ਦਿਆਂ ਨੂੰ ਇੱਦਾਂ ਆ, ਮੇਰੇ ਘਰ ਦਿਆਂ ਨੂੰ ਵਿਸ਼ਵਾਸ ਆ ਬਈ, ਹਾਂ ਭੀ ਹੈਗੀ ਆ ਗੱਲ ਬਾਤ। ਮੈਂ ਘਰ ਗਿਆ, ਪਹਿਲਾਂ two cc ਦਾ plan ਮਤਲਬ ਦੋ cc ਕਰਨ ਘਰੇ ਗਿਆ ਅਪਣੇ। ਉਸਤੋਂ ਬਾਅਦ ਉਹਨਾਂ ਨੇ ਕਿ ਕੀਤਾ? ਉਹਨਾਂ ਨੇ ਆਪਾਂ ਨੂੰ ਦੋ cc plan ਵਾਸਤੇ ਮਤਲਬ ਮੈਂ ਘਰੇ ਗਿਆ ਸੀ ਵੀਰੇ। ਉਹ ਤੇ ਤੀਹ ਹਜ਼ਾਰ ਲਗਣਾ ਸੀ ਵੀਰੇ। ਠੀਕ ਆ, ਓਸ੍ਤੋੰ ਬਾਅਦ ਜਦੋਂ ਮੈਂ ਘਰ ਗਿਆ ਆਪਣੇ ਮੇਰੇ ਘਰ ਦਿਆਂ ਨੇ ਮੇਰਾ ਸਾਥ ਨਹੀਂ ਦਿਤਾ। ਮੈਂ ਬਹੁਤ ਪਰੇਸ਼ਾਨ ਸੀ। ਹਾਲਾਂਕੀ sir ਨੇ ਮੈਨੂੰ ਇੱਦਾਂ ਕਿਹਾ ਸੀ ਭੀ ਕੋਈ ਦਿੱਕਤ ਨਹੀਂ ਯਾਰ ਬਸ ਤੂੰ ਖੜਾ ਰਹੀ ਬਸ ਤੇਰੀ ਜਿੰਦਗੀ ਬਣ ਜੂ ਗੀ ਤੇਰੀ life set ਹਊਗੀ, ਠੀਕ ਆ ਵੀਰੇ। ਤੇ ਓਦਾਂ ਕਰ ਕੇ ਮੈਂ ਕਿਹਾ, ਹਾਂਜੀ ਹਾਂਜੀ, ਮੈਨੂੰ ਵੀ ਆਪਣਾ future ਅੱਗੇ ਵੀਰੇ ਦਿੱਖ ਰਿਹਾ ਸੀ, ਠੀਕ ਹੈ। ਮੈ ਹੁਣ ਪਿੰਡ ਵਿਚ ਮੈਂ ਇਹੀ ਸੋਚਿਆ, ਬਾਬੇ ਆਪਣਾ ਵਿਆਹ ਵੀ ਕਰਾਉਣਾ ਨਾ ਵਿਆਹ, ਬਾਬੇ ਕਿਰਾਏ ਤੇ ਲੈ ਲਾਂਗੇ ਜਹਾਜ਼, ਠੀਕ ਹੈ। ਪਿੰਡ, ਜੋ ਕਢਾ ਨਾ ਜਹਾਜ਼ ਵਿਚ ਗੇੜਾ ਪੈਂਚੋ ਬਹੁ ਆਪਦੀ ਨੂੰ ਜਹਾਜ਼ ਵਿਚ ਵਿਆਹ ਕੇ ਲਿਆਉਣਾ। ਠੀਕ ਹੈ ਵੀਰੇ, ਤੇ ਬਾਕੀ ਯਾਰ ਇੱਦਾਂ ਮੇਰੇ ਬਹੁਤ ਤਗੜੇ ਤਗੜੇ ਸੁਪਨੇ। ਲੈ ਤਾਂ ਹੈ ਅਠਾਰਾਂ ਵੀਹ ਹਜ਼ਾਰ ਦੀ ਸੋਚ ਸੀ ਬਾਈ ਯਾਰ।

ਮੇਰਾ ਸੁਪਨਾ ਇਹ ਆ ਕਿ ਜਦੋਂ petrol pump ਖੋਲ ਲਿਆ ਆਪਣਾ bullet ਲਵਾਂਗੇ। ਠੀਕ ਆ, ਪਿੰਡ ਵਿਚ ਗੇੜੇ ਦਵਾਂਗੇ, ਪਟਾਕ ਪਟਾਕ ਕਰਦੇ ਭੇਨਚੋ ਠੀਕ ਆ। ਇੱਦਾਂ ਕਰ ਕੇ ਵੀ ਕਰਦੇ ਜਾਵਾਂਗੇ। ਠੀਕ ਆ ਵੀਰੇ, ਤੇ ਵੀਰੇ ਆਪਣਾ ਮੇਰੇ ਇਹ ਸੁਪਨੇ ਨੇ ਮੇਰੇ।

ਜੋ ਕੇ ਅਠਾਈ ਹਜ਼ਾਰ ਦਾ ਸੀਗਾ। ਓਹ ਤੋਂ ਬਾਅਦ ਜਦੋਂ ਬਈ ਮੈਨੂੰ ਸਾਰੇ ਮਤਲਬ ਕਹਿੰਦੇ, ਬਈ ਹੋਰ ਤਾਂ ਕੋਈ ਹੱਲ ਨਹੀਂ ਆ। ਮੇਰੇ ਘਰ ਦਿਆਂ ਨੇ ਮੇਰਾ ਸਾਥ ਛੱਡਤਾ ਸੀ। ਮੈਂ ਕਿਹਾ ਘਰ ਦਿਆਂ ਨੂੰ ਮੈਨੂੰ papa ਨੇ ਮੇਰੇ ਕਿਹਾ ਭੀ ਪੁੱਤ ਤੂੰ ਘਰੇ ਹੀ ਆਜਾ ਠੀਕ ਹੈ, ਸਿੱਦਾ bag ਚੱਕ ਕੇ।A ਮੈਂ ਕਿਹਾ ਭੀ ਮੈਂ bag ਚੱਕ ਕੇ ਤਾਂ ਨਹੀਂ ਆਉਂਦਾ। ਠੀਕ ਹੈ। ਮੈਂ ਬੈਗ ਇੱਥੇ ਹੀ ਰੱਖ ਕੇ ਆਊਂਗਾ, ਨਾਲੇ ਮੈਂ ਤੁਹਾਨੂੰ ਮਿਲਣ ਆਜੂੰਗਾ। ਤੇ ਮੈਂ ਇਥੋਂ ਜਾਂਦਾ ਨਿਗਾ, ਠੀਕ ਆ ਓਸ ਤੋਂ ਬਾਅਦ ਫਿਰ ਮੇਰੇ ਇਹੀ ਹਲ ਸੀਗਾ। ਮੇਰੇ ਕੋਲ ਸੀਗਾ phone ਮਹਿੰਗਾ।

ਓਧਰੋਂ ਆਉਂਦੇ ਹੋਏ ਆਪਾਂ ਜਦੋਂ rate ਪੁੱਛਿਆ ਤਾਂ ਭੀ ਤੇਹਰਾਂ ਹਜ਼ਾਰ ਤੇ ਮੰਨੇ। ਬਈ ਮੈਂ ਕਿਹਾ ਤੇਹਰਾਂ ਹਜ਼ਾਰ ਤਾਂ ਮੈਂ ਦੇਂਦਾ ਨਹੀਂ ਠੀਕ ਹੈ ਵੀਰੇ। ਉਦੂੰ ਬਾਅਦ ਨਹੀਂ ਮੈਂ ਅਠਾਈ ਹਜ਼ਾਰ ਦਾ ਲਿੱਤਾ ਯਾਰ ਮੈਂ ਐਵੇਂ ਮੈਂ ਕਿਹਾ ਕਿਸ਼ਤਾਂ ਤੇ ਲਿੱਤਾ ਆ। ਮੈਂ ਕਿਹਾ ਹਜੇ ਮੈਂ ਕਿਸਤਾਂ ਭਰਦਾ ਵੀ ਆ । ਮੈਂ ਤੁਹਾਨੂੰ ਨਗਦ ਮਤਲਬ ਅਠਾਈ, ਤੇਹਰਾਂ ਹਜ਼ਾਰ ਤੇ ਤੁਸੀਂ ਕਿੱਦਾਂ ਕਹਿਤਾ? ਏਨਾ ਵ ਇੰਨਾ ਵੀ ਇੰਨਾਂ ਸਸਤਾ ਨਹੀਂ ਲੇਣਾ ਮੈਂ ਵੀਰੇ ਮੈਂ, ਠੀਕ ਆ। ਓਸ ਤੋਂ ਬਾਅਦ ਬਾਈ ਯਾਰ, ਠੀਕ ਆ। ਜਦੋਂ ਅਠਾਈ ਹਜ਼ਾਰ ਦਾ ਤੇਹਰਾਂ ਹਜ਼ਾਰ ਦਾ ਮੈਂ ਕਿਹਾ। ਮੇਰੇ ਉਹ ਪਿੰਡ ਜਿਥੋਂ phone ਮੈਂ ਲਿੱਤਾ ਸੀ ਅਸੀਂ ਉਹ ਬਾਈ ਨੂੰ PHONE ਲਾਇਆ। ਉਹ ਬਾਈ ਮੈਨੂੰ ਕਹਿੰਦਾ ਭੀ ਉੱਨੀ ਹਜ਼ਾਰ ਦਾ ਬਾਈ ਰੱਖ ਲਊਂਗਾ। ਮੈਂ ਕਿਹਾ ਬਈ ਠੀਕ ਆ। ਫਿਰ ਮੈਂ sir ਨਾਲ ਗੱਲ ਕੀਤੀ ਬਈ ਇੱਦਾਂ ਕਰ ਕੇ ਭੀ ਉਹ ਕਹਿੰਦੇ ਬਈ ਉੰਨੀ ਹਜ਼ਾਰ ਦਾ ਰੱਖਾਂਗੇ। ਮੈਂ ਕਿਹਾ ਚਲ ਕੋਈ ਗੱਲ ਨਹੀਂ ਵੀਰੇ ਮੈਂ ਕਿਹਾ ਭੀ ਇੱਦਾਂ ਕਰ ਕੇ ਮੈਨੂੰ ਪਿੰਡ sir ਜੀ ਮੈਨੂੰ ਜਾਣਾ ਪਊਗਾ। ਮੈਂ ਜਾਊਂਗਾ ਠੀਕ ਹੈ। ਉੱਥੇ ਆਪਾਂ ਨੂੰ ਉੰਨੀ ਦਾ ਇੰਨਾ ਮੁਨਾਫ਼ਾ ਹੋਈ ਜਾਂਦਾ ਤੇ ਭੀ ਆਪਾਂ ਚਲੇ ਹੀ ਜਾਵਾਂਗੇ। ਕਹਿੰਦਾ ਠੀਕ ਆ। ਹਾਂ ਠੀਕ ਆ ਚਲ ਜਾ ਵਡ. ਹੋਰ ਕਿ ਆ ਚਲ ਪੰਦਰਾਂ ਸੋ ਰੁਪਈਆ ਕਿਰਾਇਆ ਹੀ ਲੱਗੂਗਾ ਦੋਨਾਂ ਦਾ। ਮੈਂ ਕਿਹਾ ਹਾਂਜੀ ਉਹ ਤਾਂ ਗਲ ਹੈ ਈ ਆ। ਓਹਤੋਂ ਬਾਈ ਆਪਾਂ ਗਏ ਪਿੰਡ ਆਪਣਾ।

ਫਸਾ ਨਾ ਲਈਂ। ਮੈਂ ਕਿਹਾ ਯਾਰ ਕੋਈ ਚੱਕਰ ਨਹੀਂ ਹੈਗਾ ਬਾਬੇ ਯਾਰ। ਮੈਨੂੰ ਖੁਦ ਨੂੰ ਪਤਾ ਨਾ ਕਿ ਵੀ ਮੈਂ ਕਿਹਾ ਮੇਰੀ ਜਿੰਦਗੀ ਬਣਨੀ ਆ। ਠੀਕ ਆ। ਉਹ ਕਹਿੰਦੇ, ਹਾਂ ਇਹ ਤਾਂ ਹੈਗਾ। ਮੈਂ ਕਿਹਾ ਹੁਣ ਮੈਂ ਪਾਗਲ ਥੋੜੀ ਆਂ। ਉਹ ਕਹਿੰਦੇ, ਹਾਂ ਇਹ ਵੀ ਗੱਲ ਸਹੀ ਆ। ਉਸਤੋਂ ਬਾਅਦ ਵੀਰੇ ਘਰ ਦਿਆਂ ਨੇ ਸਾਥ ਨਹੀਂ ਦਿੱਤਾ ਪਰ, ਫਿਰ ਇਹ ਗੱਲ ਆ papa ਨੇ ਮੇਰੇ ਨੇ ਸਾਥ ਦਿੱਤਾ। ਮੈਂ ਜਦੋਂ phone ਤਾਂ ਆਪਣਾ iphone ਤਾਂ ਵੇਚ ਦੇਣਾ ਸੀ। ਓਸ ਤੋਂ ਬਾਅਦ ਮੈਂ phone ਕੱਮ ਕਿੱਤੇ ਕਰਨਾ ਸੀ। ਸਾਰਾ phone ਤੇ ਕੱਮ ਰਹਿੰਦਾ ਆਪਣਾ forever ਵਿਚ। ਠੀਕ ਹੈ ਵੀਰੇ। ਆਪਣਾ ਕੱਮ ਰਹਿੰਦਾ forever ਵਿੱਚ, ਤੇ ਉਸਤੋਂ ਬਾਅਦ, ਫ਼ਿਰ ਕੀ ਸੀ ਫ਼ਿਰ ਮੈਨੂੰ papa ਨੇ phone ਆਪਣਾ ਦਿੱਤਾ ਵਿਚਾਰੇ ਨੇ, ਠੀਕ ਆ ਜੀ। ਮੰਡੀ ਵਿਚ ਕੱਮ ਕਰਦਾ ਆ, ਓਹਨੂੰ phone ਦੀ ਸਖ਼ਤ ਹਾਲਾਂਕਿ ਸਬ ਤੋਂ ਜਿਆਦਾ ਜ਼ਰੁਰਤ ਆ। ਉਸਨੇ ਮੈਨੂੰ ਆਪਦਾ phone ਦਿੱਤਾ ਮੇਰੇ ਲਈ ਇੰਨਾ ਬਹੁਤ ਆ। ਹਾਲਾਂਕਿ ਹੁਣ ਮੇਰੇ ਜਦੋਂ, ਮਤਲਬ ਮੇਰੀ ਅੱਠ cc ਪਊਗੀ direct ਚ ਮੇਰੇ। ਉਹ ਬੰਦੇ ਨੂੰ phone ਲੈ ਕੇ ਦੇਣਾ ਯਾਰ। ਉਹਦਾ ਸੁਪਨਾ ਪੂਰਾ ਕਰਨਾ, ਜਿਹੜਾ ਮੈਂ ਓਹਨੂੰ ਦਿਖਾਇਆ। ਮੈਂ ਕਿਹਾ ਵੀ ਮੈਂ ਤੈਨੂੰ phone ਲੈ ਕੇ ਦਊਂਗਾ ਮੈਂ ਨਵਾਂ। ਠੀਕ ਹੈ। ਬਾਕੀ ਰਹਿੰਦੀ ਗੱਲ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਉੱਦਾਂ ਉਹਨਾਂ ਨੇ ਮੈਨੂੰ ਕਹਿਤਾ ਵੀ ਹਾਂ ਫੋਨ ਲੈ ਜਾ। ਓਸ ਤੋਂ ਬਾਅਦ ਜੀ। ਮੇਰੇ ਨਾਲ ਹਨੂਮਾਨ SIR ਆਏ ਸੀ ਜੋ ਕਿ ਮੇਰੇ senior ਆ ਜਿਹਨਾਂ ਨੇ ਮੈਨੂੰ ਸਿਖਾਇਆ। ਠੀਕ ਹੈ ਜੀ। ਉਹ ਮੇਰੇ ਨਾਲ ਮੇਰੇ ਘਰ ਗਏ। ਮੈਂ ਉਹਨਾਂ ਦੀ ਚੰਗੀ ਖਾਤਿਰਦਾਰੀ ਕੀਤੀ। ਠੀਕ ਹੈ। ਰੋਟੀ ਪਾਣੀ ਵਧਿਆ ਗੱਲ ਬਾਤ ਹੋਈ ਉਹਨਾਂ ਨੇ, ਮੈਂ mummy papa ਨਾਲ ਗੱਲ ਕੀਤੀ ਉਦੋਂ ਬਾਅਦ ਸੁਬਹ ਸੱਤ ਵਜੇ ਦੀ ਅਸੀਂ ਬਸ ਨਿਕਲੇ। ਤਾਂ ਮਾਤਾ ਮੇਰੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਜਾਂਦੇ ਵਖ਼ਤ। ਤੇ ਮੇਰੀ ਨਾ ਅੱਖਾਂ ਵਿੱਚੋ ਹੰਜੂ ਆ ਗਏ ਯਾਰ, ਮੈਂ ਕਿਹਾ ਭੀ ਹਾਂ ਜੇ ਜਿੰਦਗੀ ਵਿਚ ਕਰਨਾ ਤੇ ਕਰਨਾ ਇਹਨਾਂ ਲਈ ਕਰਨਾ ਕੁਛ। ਠੀਕ ਹੈ। ਮੇਰੇ papa ਨੇ ਵੀ ਯਾਰ ਬਹੁਤ ਕੱਮ ਕੀਤਾ ਯਾਰ। ਠੀਕ ਆ ਮੇਰੀ ਭੈਣ ਵੀ ਮਤਲਬ ਜਿਹੜੇ ਬੰਦੇ ਨੇ, ਮੇਰੀ ਭੈਣ ਨੇ ਇੱਕ ਗੱਲ ਆ ਮੇਰੀ ਭੈਣ ਨੇ ਮੇਰੇ ਤੇ ਵਿਸ਼ਵਾਸ਼ ਕੀਤਾ ਆ। ਓਦੋਂ ਬਾਅਦ, ਤੇ ਓਦੋਂ ਬਾਅਦ ਅਸੀਂ ਵੀਰੇ ਚੱਲੇ ਆਏ ਕਿਉਂਕਿ ਜੋ phone ਵਾਲੇ ਬਾਈ ਨੂੰ phone ਕੀਤਾ ਸੀ, ਇੱਦਾਂ ਕਰ ਕੇ ਭੀ ਉਹ ਕਿੰਨੇ ਵਜੇ ਆਣਗੇ ਉਹ? ਉਹ ਕਹਿੰਦੇ ਅੱਜ ਐਤਵਾਰ ਆ, sunday ਵਾਲਾ ਦਿਨ ਸੀ ਵੀਰੇ, ਉਹ ਕਹਿੰਦੇ ਭੀ ਬਾਰਾਂ ਇੱਕ ਵਜੇ ਆਪਣੀ ਦੁਕਾਨ ਖੁਲੂਗੀ sunday ਵਾਲੇ ਦਿਨ। ਮੈਂ ਕਿਹਾ ਵੀਰੇ ਇੱਦਾਂ ਤਾਂ ਨਹੀਂ ਹੋ ਸਕਦਾ ਵੀਰੇ, ਮੈਂ ਸਾਡੇ ਸੱਤ ਵਜੇ ਦਾ ਘਰੋਂ ਨਿੱਕਲਿਆ ਹੋਇਆਂ ਨਾਲ ਲੈ ਕੇ sir ਨੂੰ। ਬਾਈ ਬਨਿਆ ਮੈਨੂੰ ਬਾਰਾਂ ਵਾਜੇ ਨਹੀਂ, ਮੈਂ ਦੱਸ ਵਾਜੇ ਜਾਣਾ ਆ ਚੰਡੀਗੜ੍ਹ ਬੱਸ ਵਿੱਚ

ਮੈਂ ਵਧੀਆ ਨਿਤਿਨ ,ਵੀਰੇ ਤੁਸੀਂ ਸੁਣਾਓ ਠੀਕ ਹੋ ਵਧੀਆਂ ਜੀ ਵਧੀਆਂ ਹੋਰ ਸਬ ਵਧੀਆਂ ਜੀ,

ਸਭ ਵਧੀਆ ਜੀ , ਤੁਹਾਡੇ ਠੀਕ ਹੈ ਘਰ ਪਰਿਵਾਰ | ਚ ਹਾਂਜੀ ਸਬ ਵਦੀਆਂ ,ਸਬ ਵਦੀਆਂ ਜੀ ,ਹੋਰ ਫੇਰ ਕੀ ਕਰਦੇ ਅਜ ਕਾਲ ਤੁਸੀਂ | ਕੁਝ ਨਹੀ , ਤੁਸੀ ਦਸੋ ਤੁਸੀ ਕੀ ਕਰਦੇ ਹੋ | ਬੱਸ STUDY ਚਲ ਰਹੀ ਹੇ ਹਾਲੇ ਤੇ ਫਿਲਹਾਲ ,ਨਾਲ ਨਾਲ Part time work ਕਰੇ ਜਾਂਦੇ ਹਾ ਕਿਥੇ ਨਾਂ ਕਿਥੇ